ਹੈਲੋ ਗਾਈਜ ਇੱਕ ਬੈਕਰੀ ਏ ਬੈਕਰੀ ਦੇ ਵਿੱਚ ਸਾਹਮਣੇ ਪੈਪਸੀ ਦਾ ਫਰਿਜ ਪੜਾ ਰੈਡ ਬੁਲ ਏ।

ਉਸ ਦੇ ਨਾਲ ਇੱਕ ਛੋਟੀ ਜਿਹੀ ਬਿਲਡਿੰਗ ਬਣੀ ਹੋਈ ਹੈ ਨਾਲ ਪੌੜੀ ਲੱਗੀ ਹੋਈ ਹੈ।

ਆਪਣਾ ਲੋਨ ਕਰਵਾ ਸਕਦਾ ਹੈ ਉਸ ਦੇ ਸਾਨੂੰ ਇੱਕ ਚੇਅਰ ਪਈ ਹੈ ਉਪਰ ਬੈਨਰ ਲੱਗੇ ਹੋਏ ਐ।

ਟੈਂਕੀ ਦਿਖਦੀ ਹੈ ਆਸੇ ਪਾਸੇ ਵਰਿਕਸ਼ ਪੇਡ ਪੌਦੇ ਲੱਗੇ ਹੋਏ ਹੈ ਬਹੁਤ ਵਧੀਆ ਹੈ।

ਤੁਹਾਡੇ ਸਾਹਮਣੇ ਪਿੱਚਰ ਹੈ ਜਿਸਦੇ ਵਿੱਚ ਫਿਸ਼ ਟੈਂਕ ਐ ਫਿਸ਼ ਟੈਂਕ ਦੇ ਵਿੱਚ ਕਲਰਫੁਲ ਪੱਥਰ ਪੜੇ ਨੇ ਜਿੰਦੇ ਨਾਲ--

ਬੱਸ ਦਾ ਨੰਬਰ ਹੈ ਬੀ_ਆਰ ਜ਼ੀਰੋ ਸਿਕਸ ਪੀ_ਏਫ਼ ਟੂ ਜ਼ੀਰੋ ਸਿਕ੍ਸ ਏਟ ਓਸਦੇ ਸਾਹਮਣੇ ਇੱਕ ਆਦਮੀ ਖੜਾ ਹੈ।

ਪੌਦੇ ਲੱਗੇ ਹੋਏ ਹੈ ਪੌਦਿਆਂ ਦੀਆਂ ਲੜੀਆਂ ਬਹੁਤ ਹੀ ਪਿਆਰੀਆਂ ਲੱਗ ਰਹੀਆਂ ਹਨ ਪਿੰਕ ਕਲਰ ਗਰੀਨ ਕਲਰ ਰੈਡ ਕਲਰ ।

ਹੈਲੋ ਜੀ ਤੁਹਾਡੇ ਸਾਹਮਣੇ ਇੱਕ ਗਾਰਮੈਂਟਸ ਦੀ ਦੁਕਾਨ ਹੈ ਜਿਸ ਦੇ ਅੰਦਰ --

ਨਾਲ ਹੀ ਉਸਦੇ ਅਮਰੂਦ ਹੈ ਅੰਗੂਰ ਹੈ ਇਮਲੀ ਪਈ ਏ ਜਿਸ ਦੇ ਨਾਲ ਇੱਕ ਹੋਰ ਬਹੁਤ ਵਧੀਆ ਫਰੂਟ --

ਓਸਦੇ ਨਾਲ ਸਾਈਡ ਤੇ ਖੜੇ ਲੋਗ ਓਸਦਾ ਅਨੰਦ ਮਾਰ ਰਹੇ ਹਨ।

ਤੁਹਾਨੂੰ ਪਿੱਚਰ ਦੇ ਵਿੱਚ ਦਿਖ ਰਿਹਾ ਐ ਇੱਕ ਟੈਂਕਰ ਜਿਸ ਦਾ ਕਲਰ ਬਲੂ ਵਾਈਟ ਤੇ ਯੈਲੋ ਹੈ।

ਚਿੱਟੇ ਰੰਗ ਦੇ ਬੱਦਲ ਬਹੁਤ ਹੀ ਵਧੀਆ ਵਿਖ ਰਹੇ ਹਨ ਤੇ ਸਾਹਮਣੇ ਉਸਦੇ ਆਪਾਂ ਨੂੰ ਇੱਕ ਛੋਟਾ ਜਿਹਾ ਪਹਾੜ ਦਿਖਾਈ ਦੇ ਰਿਹਾ ਹੈ।

ਸੋਹਣੇ ਸੋਹਣੇ ਛੋਟੇ ਛੋਟੇ ਨਿੱਕੇ ਨਿੱਕੇ ਗਮਲੇ ਪਏ ਐ ਗਮਲਿਆਂ ਦੇ ਵਿੱਚ ਕੈਕਟਸ ਦੇ ਪੌਧੇ ਲੱਗੇ ਹੋਏ ਹਨ।